ਜੱਗੇ ਹੁਣਾ ਨੇ ਤੁਹਾਨੂੰੰ ਮੈਂ ਦੱਸਣ ਹੀ ਦਿਆਂ ਆ ਕਿ ਉਹਨਾਂ ਨੇ ਬੱਬੋ ਹੋਣਾ ਨੇ।

ਆਹੋ-ਆਹੋ ਉਹਦਾ ਡੈਡੀ ਵੀ ਚੱਲ ਗਿਆ ਬਾਹਰ ਸਤਾਰਾਂ ਤਰੀਕ ਦਾ। ਆਹੋ-ਆਹੋ ਕਿਹੜੇ ਦੇਸ਼ ਗਿਆ ਭਲਾ ਓ। ਆਹੋ ਦਿਆਂ ਸੀ ਫੋਨ ਕਰਨ ਰਾਤੀਂ ਮੈਨੂੰ। ਕਿਹੜੇ ਦੇਸ਼ ਆ ਦੁੱਬਈ।

ਠੀਕ ਏ ਪਹਿਲਾਂ ਵੀ ਦੁੱਬਈ ਗਿਆ ਹੀ ਨਾ। ਆਹੋ ਉਹ ਦੁੱਬਈ ਗਿਆ ਹੋਊਗਾ ਪਹਿਲਾਂ ਵੀ।

ਕੀ ਕਰਨ ਜਾਣਾ। ਬਟਾਲੇ ਓ ਜਾਣੇ ਆ ਉਹਦੇ ਕੋਲ਼ੋ ਹੋ ਕੇ ਆਉਣਾ ਕਿ ਨਾਂ ਇਹ ਯਾਰ ਇੱਥੇ ਉਹ ਦਰਬਜੀਤ ਲਾਗੇ।

ਪੁੱਛ ਲੈ ਭਾਵੇਂ ਹੈਪੀ ਨੂੰ।

ਹਾਂ ਮੋਟਰਸਾਇਕਲ ਹੈਗਾ ਘਰੇ। ਆਹ ਪਿਆ ਹੈਪੀ ਚਾਚੇ ਵਾਲ਼ਾ ਹੈਗਾ ਹੀ ਏ ਤੇਲ ਪਵਾਂ ਦਿਆਂਗੇ।

ਤੇਲ ਪਵਾਂ ਦੇਵਾਂਗੇ ਤੁਹਾਡੇ ਹੈਪੀ ਨੂੰ।

ਮੈਂ ਕਿਹਾ ਤੇਲ ਪਵਾਂ ਦਿਆਂਗੇ ਤੇ ਚੱਲ ਜਾ ਗੇ। ਆਹੋ ਚੱਲ ਕੋਈ ਨਾ ਅਜੇ ਸਵਾ ਇੱਕ ਹੋਇਆ ਵਾ ਤੇ ਦੋ ਕ ਵਜੇ ਤੱਕ ਹਾਡਾ ਕੰਮ ਜਾਣਾ ਪਲਸਤਰ ਦਾ ਮੁੜ ਕੇ ਚੱਲਦੇ ਹੈਅ।

ਆਹੋ-ਆਹੋ ਜੇ ਵਿਹਲਾ ਵਾ ਤੇ ਆਜਾ ਇੱਥੇ। ਮੈਂ।

ਆਹੋ-ਆਹੋ ਕੀ ਕਰਨ ਦਿਆਂ। ਮੈਂ ਤੇ ਇੱਦੇ ਯਾਰ ਦਾਣੇ-ਦੂਣੇ ਦਿਆਂ ਭੁੰਨ।

ਉਹ ਛੱਡੇ ਸੀ ਕਬੂਤਰ ਮਾੜੇ ਜਿਹੇ।

ਦਾਣੇ ਪਾ ਛੱਡੇ ਹਲੇ ਮੈਂ ਤੇ।

ਫੇਰ ਸ਼ਾਮਾਂ ਤੱਕ ਛੱਡੇ ਰਹਿਣ ਦੇਣੇ। ਨਾ-ਨਾ ਛੱਡਣੇ ਹੋਰ ਦੱਸ ਕ ਮਿੰਟ ਛੱਡਣੇ ਬਸ।

ਆਹੋ ਬੱਚਿਆਂ-ਬੂਚਿਆਂ ਨੂੰ ਯਾਰ ਚੋਗਾ-ਚਾਗਾ ਦੇ ਦੇਣਗੇ।

ਬੱਚੇ ਵਾਹ-ਵਾਹ ਹੋਏ ਜਵਾਨ ਮੈਂ। ਇੱਕ ਮਿੰਟ ਲਈ ਰੱਖਣੇ ਤੈਨੂੰ ਮੈਂ ਕਿਹਾ ਹੀ ਓ।

ਡਾਂਅ ਕੇ ਵੇਖਣੇ ਸੀ ਤਿੰਨਾਂ ਚੋਂ ਜਿਹੜਾ ਚੰਗਾ ਉੱਡਿਆ। ਹੈਅ। ਤਿੰਨਾਂ ਚੋਂ ਰਾਤੀਂ ਵੇਖਣੇ ਡਾਂਅ ਕੇ ਜਿਹੜੇ ਚ ਜੇ ਤਿੰਨੇ ਸਹੀ ਉੱਡੇ ਫੇਰ ਦੇਖ ਲਵਾਂਗੇ ਤਿੰਨੇ ਜਾ ਜੀਣੇ ਵਾਲਾ ਦੇ ਦੇਵਾਂਗੇ ਬੱਚਾ ਯਾਰ। ਨਾ-ਨਾ ਇੱਕ ਬੱਚਾ ਲੈਣਾ ਵਾਂ ਏਦਾ ਉੱਡਣ ਦਾ ਨੀ ਮੈਨੂੰ ਕੋਈ ਮਤਲਬ ਉੱਡੇ ਕੇ ਨਾ ਉੱਡੇ।

ਯਾਰ ਜਦੋਂ ਇਹ ਆਪ ਮੰਗਦਾ ਏ ਇਹਨੇ ਕਾਲ਼ੀਆਂ ਅੱਖਾਂ ਵਾਲੀ ਮੰਗਣੀ ਮਲਵੈਣ ਮੈਂ ਦੇ ਤੀ।

ਲੈਣਾ-ਲੈਣਾ ਕਿਹੜਾ ਬੱਚਾ ਗੱਲ ਕਰ ਤੂੰ ਮਲਵੈਣ ਦਾ ਲੈਣਾ ਕੀ ਕਿਹੜਾ ਲੈਣਾ।

ਫੋਟੋ ਇਹਦੇ ਕੋਲ਼ ਲੈ ਆਈ ਵੱਡੇ ਵੀਰ ਕੋਲ਼ ਜਿਹੜਾ ਇਹਨੂੰ ਪਸੰਦ ਹਊ ਤੂੰ ਇਹਨੂੰ ਦੇ ਦੇਈਂ।

ਨਹੀਂ ਮੈਂ ਇਹਨੂੰ ਪੁੱਛ ਲੈ ਇਹਨੂੰ ਨਾ ਨੀ ਕਰਦਾ ਇਹਨੂੰ ਕਮਲੀ ਹੋਣਾ ਤੋਂ ਲਈ ਕਬੂਤਰੀ ਇੱਕ ਤੇ ਉਹ ਇਹਨੇ ਮੰਗੀ, ਮੈਂ ਦੇ ਤੀ ਇਹਨੇ ਮੋਟਾ ਮੰਗਿਆ ਮੈਂ ਦੇ ਤਾਂ ਇਹ ਨੇ ਕਿਹਾ, ਮੈਨੂੰ ਕਿਹਾ ਮੈਨੂੰ ਚਾਹੀਦਾ ਏ ਕਾਲ਼ੀਆ ਅੱਖਾਂ ਵਾਲ਼ੀ ਮੈਂ ਕਿਹਾ ਚੁੱਕ। ਇਹਨੇ ਕਿਹਾ ਮੈਨੂੰ ਉਹ ਚਾਹੀਦੀ ਏ ਦੂਜੀ ਪਤਾ ਨੀ ਕਿਹੜੀ ਇੱਕ ਹੋਰ ਏ ਉਹ ਵੀ ਮੰਗੀ ਉਹ ਵੀ ਦੇ ਦਿੱਤੀ।

ਉਹ ਮੈਂ ਲੈ ਲਈ ਸੀ ਭਰਾ ਲੈਜੀ-ਲੈਜੀ।

ਨਹੀਂ ਤਿੰਨਾਂ ਚੋਂ ਇੱਕ ਦੇ ਦੇਈ ਜਿਹੜਾ ਮਰਜ਼ੀ ਆਪਣੀ ਮਰਜ਼ੀ ਦਾ।

ਤਿੰਨਾਂ ਚੋਂ ਜਿਹੜਾ ਮਰਜ਼ੀ ਦੇ ਦੇਈ ਇੱਕ।

ਮੋਟੇ ਦਾ ਕਿੱਦੇ ਨਾਲ਼ ਏ ਕ ਕ ਚ ਗਾਂਈ ਵਾਲ਼ੀ ਕਬੂਤਰੀ ਨਾਲ਼। ਆਹੋ-ਆਹੋ ਵੇਖਿਆ ਥਾਂ ਨਾ ਕਿੱਦਾ ਉੱਡਦੀ ਏ। ਗਾਂਈ ਆਲ਼ੀ ਕਬੂਤਰੀ ਗਾਈ ਆਲ਼ੀ ਕਬੂਤਰੀ ਕੀ ਇਵੀਂ ਨਸ਼ੇ ਦਾ ਭਾਅ।

ਜਿਹੜੀ ਜ਼ੀਰੀ ਨੀ ਸੀ ਵੱਡੇ ਵੀਰ ਹਾਂਡੀ ਖੱਟੀਆਂ ਅੱਖਾਂ ਦੀ ਜਿਹੜੀ ਨਿਕਲ਼ ਗਈ ਹੀ।

ਉਹ ਬੰਦਾ ਉਹ ਕੰਜੂਸ ਜਿਹਾ ਉਹਨੇ ਕਿੱਥੋਂ ਦੇਣੀ।

ਕਹਿੰਦਾ ਥੋੜ੍ਹੀ ਹੈਗੀ ਹੀ ਤੇ ਮੈਂ ਦੇ ਦਿੱਤੀ ਏ ਸ਼ੇਖ ਨੂੰ ਹੀ ਦੇ ਦਿੱਤੀ ਏ ਮੈਂ ਕਿਹਾ ਕੋਈ ਨੀ ਭਰਾ।

ਥੱਲੇ ਉਹਨਾਂ ਦਾ ਕੋਈ ਜਾਨਵਰ ਆਏ ਤੂੰ ਹੀ ਵੀ ਨਾ ਦਿਓ।

ਮੈਂ ਕਿਹਾ ਆਪਾਂ ਵੀ ਨੀ ਦੇਣਾ ਫੇਰ ਕੋਈ।

ਹਮ ਚਲੋਂ ਕੋਈ ਗੱਲ ਨੀ ਆਉਂਦੇ-ਜਾਂਦੇ ਰਹਿੰਦੇ ਜਾਨਵਰਾਂ ਦੀ ਕਿਹੜੀ ਗੱਲ ਏ।

ਹਾਂਜੀ-ਹਾਂਜੀ ਏ ਤੇ ਗੱਲ ਹੈ ਸਹੀ ਗੱਲ ਏ। ਕਿ ਨਹੀਂ ਹਮ ਇਹ ਤੇ ਆਉਣ-ਜਾਉਣ ਬਣਿਆ ਰਹਿੰਦਾ ਬੰਦਾ ਦਾ ਵੀ ਬਣਿਆ ਰਹਿੰਦਾ ਜਾਨਵਰਾਂ ਦਾ ਵੀ।

ਆਹੋ ਤੇ ਅਸੀਂ ਕੱਲ ਵੱਡੇ ਵੀ ਕਬੂਤਰ ਲਿਆਂਦੇ ਨਾ ਪੰਜ। ਖੰਭਾਂ ਦੀ ਮੁੱਠ ਏ ਕੀ ਪਤਾ ਕਿੱਧਰ ਨੂੰ ਉੱਡ ਜਾਣਾ ਉਹ ਨੇ। ਉਹੀ ਉਹੀ ਤੇ ਮੈਂ ਕੀ ਕਹਿਣ ਦਿਆਂ ਮੈਂ ਕਿਹਾ ਆਹੀ ਕੱਲ ਕਬੂਤਰ ਲਿਆਂਦੇ ਨਾ ਪੰਜ।

ਤੇ ਉਹਨਾਂ ਰਾਮੋ ਹੋਣਾ ਨੂੰ ਹੋਲ਼ ਪੈਂਦੇ ਸੀ ਬੜੇ।

ਕਿੰਨਾਂ ਕੁੱਝ ਇੰਨਾਂ ਬਰਬਾਦ ਹੋਈ ਜਾਣ ਦਿਆਂ।

ਉਹਨਾਂ ਕੋਲ਼ ਹੋਣੇ ਇੱਕੀ-ਇੱਕੀ ਕ ਇੱਕੀ ਹੋਣੇ ਏ।

ਚੀਰਾਂ ਆਲ਼ਿਆ ਦੀ ਮੇਰੇ ਨਾਲ਼ ਗੱਲ ਹੋਈ ਹੀ ਤੇ ਪਹਿਲਾਂ ਮੈਂ ਪੈਸੇ ਲੱਗਾ ਦੇਣ ਕਹਿੰਦਾ ਆਵਾਜ਼ ਮਾਰ ਕੇ ਲੈ ਜਾਇਓ। ਆਹੋ ਏਦਾ ਦਾ ਹੀ ਏ ਵੇਖ ਲੈ।

ਹਮ ਉਹਨੂੰ ਥਾਂ ਟਿਕਣੇ ਨੀ ਦੱਸਿਆਂ ਕਰਨੇ ਹੁਣ।

ਹਾਂ ਤੂੰ ਵੀ ਉਹਦੇ ਨਾਲ਼ ਜਾਣਾ ਵੇਖ ਲੈ ਜੇ ਉੱਥੋਂ ਦੀ ਗੱਲ ਉੱਥੇ ਰਹਿਣ ਦੇਈ ਦੀ ਇੱਥੋਂ ਦੀ ਗੱਲ ਇੱਥੋਂ ਦੀ ਗੱਲ ਇੱਥੇ। ਹਮ ਨਹੀਂ ਇਹ ਤੇ ਗੱਲ ਹੈ ਵਾਇਕੇ।